otherwise ਉਹ separate ਹੀ ਰਹਿੰਦੀ ਹੁੰਦੀ ਆ ਆਪਣੀ mother ਤੋਂ and ਉਹ ਉਹਨੂੰ video game ਦਾ ਬਹੁਤ craze ਹੁੰਦਾ ਤਾਂ ਉਹ ਸੋਚਦੀ ਆ ਮੈਂ ਆਪਣੀ ah ਮਤਲਬ ਜਿਹੜੀ

and ਉਹਦੇ ਵਿੱਚ ah

ਮਤਲਬ ਜਿਵੇਂ ਕਿਸੇ ਕੋਈ ਹੋਰ ਉਸ ਨਾਲ rape ਕਰਦਾ and ਉਸਨੂੰ ਮਾਰ ਕੇ ਸੁੱਟ ਦਿੰਦਾ ਕੋਈ ਮਤਲਬ ਅਲੱਗ ਹੀ

and ਉਸਨੂੰ ਬਹੁਤ

ਤੇ ਫਿਰ ਉਹ ਕੁੜੀ ਦੀ ਜਦੋਂ ਮਰ ਮਤਲਬ mother ਨੂੰ ਪਤਾ ਲਗਦਾ ਉਹ ਸੋਚਦੀ ਆ ਵੀ ਜਿਹੜੀ ਮੇਰੀ ਬੇਟੀ ਦੀਆਂ ਅਸਥਿਆਂ ਵਗੈਰਾ ਨੇ ਜਾਂ ਫਿਰ

situation ਤੇ ਉਸਨੂੰ ਥੋੜੀ ਬਹੁਤੀ ਉਹ ਮਿਲਦੀ ਆ ਨਾ

ਜਦੋਂ ਕਿਸੇ ਆਦਮੀ ਦੀ dead body ਨੂੰ ਜਲਾ ਦਿੰਦੇ ਆ

ਜੋ ਵੀ ਉਸਨੂੰ ਕੁੱਝ ਮਿਲਦਾ ਉਹ tattoo ਉਹ ਵੀ ਸੋਚਦੀ ਆ ਵੀ ਮੈਂ ਵੀ tattoo ਬਣਵਾ ਲਾਂ ਮਤਲਬ ਉਹਦੇ ਵਿੱਚ mix ਕਰਕੇ ਜਿਵੇਂ ਉਸਦੀ ਅਸਥੀਆਂ ਵਗੈਰਾ ਦਾ ਕੁੱਝ

ਵੀ ਆ ਤੇ ਉਹ

or ਜਿਹੜੇ tattoo ah ਬਣਾਂਦੇ ਨੇ ਉੱਥੇ ਉਹ lady ਆ ਮਤਲਬ ਲੜਕੀ ਚਲੀ ਜਾਂਦੀ ਆ ਜਿਸਨੂੰ games ਦਾ ਬਹੁਤ

ਜਿਹੜੇ tattoo ਬਣਾਂਦੇ ਨੇ ਉਹਨਾ ਦੀ ਗਲਤੀ ਨਾਲ ਉਹ ਵੀ ਗਲਤੀ ਨਾਲ ਉਸਦੇ ਅੰਦਰ ਹੀ ਉਹੀ inject ਕਰ ਦਿੰਦੇ ਨੇ

ਤੇ ਉਹ ਲੜਕੀ ਦੇ ਅੰਦਰ ਵੀ ਉਹੀ tattoo ਦੇ trough ਹੀ ਲੜਕੀ ਅੰਦਰ ਚਲੀ ਜਾਂਦੀ ਏ

ਇੱਕ ਮਤਲਬ ਉਸਨੂੰ problem ਵੀ ਇਹ ਹੁੰਦੀ ਏ ਵੀ ਕੇਂਸਰ ਹੁੰਦਾ

ਕੁੱਝ ਮਤਲਬ ਜਿਵੇਂ ਤੁਸੀਂ

ਉਸਨੂੰ ਬਹੁਤ ਮਾਰਨ ਦੀ ਕੋਸ਼ਿਸ਼ ਕਰਦੇ ਨੇ

ਜਿਹੜੀ ਲੜਕੀ ਉਹਦੇ ਅੰਦਰ tattoo through ਚਲੀ ਜਾਂਦੀ ਏ ਤਾਂ ਉਸਦੀ help ਕਰਦੀ ਹੁੰਦੀ ਏ ਵੀ ਆਪਾਂ ਨੂੰ ਇਕੱਲੇ ਕਿਵੇਂ fight ਕਰਨਾ ਚਾਹੀਦਾ ਉਸਨੂੰ ਬਹੁਤ ਕੁੱਝ ਸਮਝਾਂਦੀ ਆ ਬਹੁਤ suspense ਹੈ ਇਹ movie ਚ ਵੀ okay interesting ਹੈ ਕਾਫੀ ਇਹ ਵੀ hm interesting ਤਾਂ ਹੈ ਬਾਕੀ ਦੇਖ ਕੇ ਜਿਆਦਾ ਆਪਾਂ ਨੂੰ ਹਨਾ

game over movie ਵੀ ok

ਮੈਂ harry potter ਮੈਨੇ ਦੇਖੀ ਤਾਂ ਹੈ but ਮੈਨੂੰ exact ਉਸਦਾ part ਨਹੀਂ ਪਤਾ ਮੈਨੇ ਕਿਹੜੀ movie ਦੇਖੀ ਏ harry potter ਦੇ

seven to eight parts ਹੈਂ ਸ਼ਾਇਦ ਤੇ ਸਾਰੇ ਬਹੁਤ ਵਧੀਆ

okay ਦੇਖਾਂ ਗਈ ਮੈਂ ਵੀ harry potter but ਮੈਨੇ i think ਇੱਕ ਦੋ part ਉਸਦਾ ਦੇਖਿਆ ਹੋਇਆ

ਇਹ ਨਹੀਂ ਯਾਦ ਵੀ ਮੈਂ part ਕਿਹੜਾ ਦੇਖਿਆ ਉਹ ਤਾਂ ਬਹੁਤ ਮਤਲਬ starting ਤੋਂ ਦਿਖਾਇਆ

ਉਸ time ਦੇ ਹਿਸਾਬ ਨਾਲ ਬਹੁਤ ਵੀ ਬਹੁਤ best movie ਏ

squid ah squid game ਜਿਹੜੀ web series ਏ

squid game ਮੈਂ ਦੋ ਤਿੰਨ episode ਦੇਖੇ ਆ but complete ਨਹੀਂ ਕਰ ਪਾਇਆ okay

first or second episodes ਏਵੇਂ ਲਗਦਾ ਸੀ ਵੀ ਮੈਂ ਸ਼ਾਇਦ ਅੱਗੇ continue ਨਹੀਂ ਕਰ ਸਕੁੰਗੀ

ਉਹ ਇੱਕ game

involve ਹੋ ਜਾਂਦੇ ਨੇ ਇੰਨਾ ਜ਼ਿਆਦਾ ਇੱਕ ਦੂਜੇ ਨੂੰ ਮਾਰਨ ਤੱਕ ਜਾਂਦੇ ਨੇ

ਉਹ ਉਸਦੇ ਵਿੱਚ ਇੱਕ VIP'srole play ਕਰਦੇ ਨੇ

six person ਹੁੰਦੇ ਨੇ ਉਹਦੇ ਵਿੱਚ ਜਿਹੜੇ VIP ਤੇ ਉਹ ਇਸ ਚੀਜ਼ ਨੂੰ ਪੂਰਾ ah ਮਤਲਬ ਕੀ play ਕਰਦੇ ਨੇ game ਨੂੰ

ਮਤਲਬ ਬਾਕੀ ਸਾਰੇ game ਲਈ players ਉਹਨਾ ਨੇ ਮਤਲਬ ah collect ਕੀਤੇ ਹੁੰਦੇ ਨੇ ਖੇਡਣ ਲਈ ਤੇ ਉਹਨਾਂ ਦੇ ਉੱਤੇ ਉਹ ਮਤਲਬ ਪੈਸੇ ਵਗੇਰਾ ਲਗਾਉਂਦੇ ਹੁੰਦੇ ਨੇ like ਸੱਟਾ ਜਿਵੇਂ ਆਪਾਂ ਕਿਹ ਦਿੰਨੇ ਆ ਉਹ ਲਗਾ ਕੇ ਉਹਨਾਂ ਨੂੰ ਆਪਣੀ game ਦੇ ਵਿੱਚ ਰੱਖਦੇ ਨੇ

ਫਿਰ ਇੱਕ ਦੁੱਜੇ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਨੇ ਇਹ ਵੈਸੇ Korean drama series ਆ ਮੇਰੇ ਖਿਆਲ ਤੋਂ ਹਾਂਜੀ but ਵਧੀਆ

ਫਿਲਹਾਲ ਉਹਦਾ ਮੈਂਨੇ ਇੱਕੋ ਹੀ season ਦੇਖਿਆ ਉਹਦੇ ਵਿੱਚ i think twelve episode ਹੋਣੇ

ਕੋਈ ਨੀ ਮੈਂ ਕਰਦਾ start ਪਹਿਲਾਂ squad game ਹੀ try ਕਰਾਂਗਾ ਉਸ ਤੋਂ ਬਾਅਦ ਫ਼ੇਰ ਦੇਖਦੇ ਆਂ ਹੋਰ

exams ਮੇਰੇ ਖਤਮ ਹੋਏ ਸੀਗੇ ok ok ਤੁਸੀਂ game over ਵੀ try ਕਰਨਾ ਉਹ ਵੀ ਬਹੁਤ ਵਧੀਆ movie ਹੈ ਬਹੁਤ interesting ਹੈ ok

game over ਤਾਂ ਮੈਂ ਦੇਖਲਾਂਗਾ ਤੇ ਤੁਸੀਂ harry potter try ਕਰਿਓ ਉਸਦੇ ਸਾਰੇ part available ਏ ਨਾਲੇ ਹਿੰਦੀ ਚ ਏ ok ਦੇਖਾਂਗੀ ਮੈਂ try ਕਰਾਂਗੀ ਫਿਲਹਾਲ ਹਜੇ ਮੈਂ ਵੀ free ਨਹੀ ਸੀ ਥੋੜਾ time after that ਮੈਂ ਜਦੋਂ ਵੀ free ਹੁਨੀ ਆ try ਕਰਾਂਗੀ ਇੱਕ ਵੈਸੇ new movie ਵੀ ਆਈ ਆ ਪਠਾਨ Bollywood movie ਪਠਾਨ ਮੈਂ ਦੇਖਲੀ

ਠੀਕ ਏ nice ਏ ਬਹੁਤ ਜਿਆਦਾ best ਵੀ ਨਹੀੰ ਕਿਹ ਸਕਦੇ but ਠੀਕ ਆ nice ਹੈ okay ਹੈ ਦੇਖ

ਉਹਦੇ ਚ

ਕਿਹੜੀ wednesday

hm ਉਹ ਵੀ ਬਹੁਤ interesting ਹੈ ਬਹੁਤ ਜਿਆਦਾ interesting ਹੈ ਉਹ ਤਾਂ second season ਆਣ ਵਾਲਾ or ਮੈਨੂੰ ਸਭ ਤੋਂ ਜਿਆਦਾ wait ਹੋ ਰਹੀ ਆ ਉਸ season ਦੀ

ਹਾਂਜੀ Addams smith ਤੇ ਬਹੁਤ ਵਧੀਆ movie ਆ ah series ਹੈ ਹਾਂਜੀ ਉਹਦੇ ਚ ਇੱਕ ਉਹ ਵੀ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਸੀ ਉਹਦਾ

ਹੱਥ ਇੱਕ ਹੁੰਦਾ ਉਹਦਾ pet ਹੁੰਦਾ ਮਤਲਬ ਇਸ਼ਾਰੇ

and ਪਹਿਲਾਂ collage ਚ ਜਿਹੜੇ collage ਵਿੱਚ ਪਾਇਆ ਹੁੰਦਾ ਉਹਦਾ brother ਹੁੰਦਾ ਬਹੁਤ ਮਤਲਬ

ਉਹਨੂੰ ਕਾਫੀ ਪਰੇਸ਼ਾਨ ਕਰਦੇ ਹੁੰਦੇ ਆ ਉੱਥੋਂ ਦੇ ਜਿਹੜੇ ਬੱਚੇ ਹੁਨੇ ਆ ਫ਼ੇਰ ਉਹਨਾਂ ਤੋਂ ਬਦਲਾ ਲੈਣ ਵਾਸਤੇ ਉਹ ਪਿਰਾਨਾ ਮੱਛੀ ਜਿਹੜੀ ਹੁੰਦੀ ਹੈ ਉਹ੍ਦੇ ਵਿੱਚ

ਜਿਹੜੇ ਚਾਰ ਬੱਚੇ ਹੁੰਦੇ ਉਹ ਤਾਂ ਨਿੱਕਲ ਜਾਂਦੇ ਨੇ ਇੱਕ ਬੱਚਾ ਫ਼ੇਰ ਉੱਥੇ dead ਹੋ ਜਾਂਦਾ ਉਹਦਾ case ਫ਼ੇਰ ਉਹਦੇ parents handle ਕਰਦੇ ਨੇ ਇਸ ਕਰਕੇ ਫ਼ੇਰ ਉਹਨੂੰ

ਫ਼ੇਰ ਉਹਦੇ parents ਜਿਹੜੇ ਆ ਉਹ next ਮਤਲਬ ਉਹਦੇ level ਦਾ ਸਕੂਲ ਲੱਭਦੇ ਨੇ ਜਿੱਥੇ ਉਹ

study ਕਰਕੇ ਵਧੀਆ ਬਣਾ ਸਕੇ ਉਹ ਇੱਕ ਫ਼ੇਰ

unnatural type ਸਕੂਲ ਹੁੰਦਾ ਉਹ